ਨਾਲ ਜਿਵੇਂ ਹਲਦੀ ਹੁੰਦੀ ਹੈ ਫੇਰ ਸ਼ਾਮ ਨੂੰ ਜਿਵੇਂ ਜਾਗੋ ਕੱਢ ਲਿੰਦੇ ਨੇ

ਨਹੀਂ ਤਾਂ ਸੁਭਾਹ ਵੀ program ਕਰਦੇ ਨੇ ਜਿਹੜਾ ਸੁਖਮਨੀ ਸਾਹਿਬ ਦੇ ਪਾਠ ਦੀ ਰਸਮ ਹੁੰਦੀ ਹੈ ਜਿਹੜਾ ਆਪਾਂ ਗੁਰੂ ਮਹਾਰਾਜ

ਨਾ ਮੈਂ ਤਾਂ ਸਾਡੇ ਤਾਂ ਨਹੀਂ ਕਰਦੇ ਇਹ ਹਾਂਜੀ ਤੁਸੀਂ ਮਾੜਾ ਜਿਹਾ ਸਾਨੂੰ ਦੱਸਦੋ ਬਲਕਿ ਵਧੀਆ

ਜਿਹੜੇ ਸਿੱਖ families ਹੁੰਦੀਆਂ ਨੇ ਗੁਰੂ ਸਾਹਿਬ ਨੂੰ ਮਤਲਬ ਹਾਜਰ ਨਾਜਰ ਮੰਨ ਕੇ ਸੁਭਾਹ ਮਤਲਬ ਜਿਵੇਂ ਮੇਲ ਵਾਲਾ ਦਿਨ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਵਿਆਹ ਤੋਂ ਇੱਕ ਦਿਨ ਪਹਿਲਾਂ ਵਾਲਾ ਦਿਨ ਉਸ ਤੋਂ ਅਸੀਂ ਆਪਨੇ ਗੁਰਦਵਾਰਾ ਸਾਹਿਬ ਤੋਂ ਮਹਾਰਾਜ ਦਾ ਸਰੂਪ ਲੇਕੇ ਆਉਂਦੇ ਹਾਂ ਅਸੀਂ ਪਾਠ

ਦੁਪਹਿਰ ਦੀ ਰੋਟੀ ਦਾ ਸ਼ੁਰੂ ਕਰ ਦਿੰਨੇ ਆ ਪਿੰਡ ਵਾਲਿਆਂ ਨੂੰ

ਉਹ function ਹਾਂ ਹਾਂ ਜਿਵੇਂ ਕਿਸੀ ਨੇ ਪਾਠ ਕਰਾਲਿਆ ਆਂਡੀ ਗੁਆਂਡੀ ਬੁਲਾ ਕੇ ਉਹਨਾਂ ਨੇ ਰੋਟੀ ਕਰਤੀ ਹਨਾ ਕਈ ਐਂ ਹੁੰਦੇ ਨੇ ਸ਼ਾਮ ਨੂੰ lady ਸੰਗੀਤ ਜਾਗੋ ਕਰਦੇ ਨੇ ਰਾਤ ਨੂੰ ਸਾਡੇ

ਹਾਂਜੀ ਹਾਂ ਆਪਨੇ ਆਪਨੇ religion ਦੇ according ਬੰਦੇ ਕਰਦੇ ਹੈਗੇ ਹੈ ਹਨਾ

ਇੰਨੀ ਬਾਰਾਤ ਹੈ ਰਾਤ ਨੂੰ lady ਸੰਗੀਤ ਹੈ ਮਤਲਬ ਸਭ ਕੁੱਝ night function ਜਿਆਦਾ ਕਰਦੇ ਨੇ ਬਾਕੀ ਦਿਨ ਦੇ ਵੀ ਹੁੰਦੇ ਨੇ ਜਿਵੇਂ

ਜਾਗੋ ਤੇ ਤਾਂ ਇਹੀ ਹੁੰਦਾ ਹੈ ਵੀ ਜਿਵੇਂ ਲੜਕੀ ਦੇ ਨਾਨਕਾ ਪਰਿਵਾਰ ਜਾ ਜਿਵੇਂ ਲੜਕੀ ਦਾ ਵਿਆਹ ਹੋਵੇ ਤਾਂ ਉਹਨਾਂ ਦਾ ਨਾਨਕਾ ਪਰਿਵਾਰ ਆਉਂਦਾ ਹੈ ਉਹਨਾ ਨੂੰ ਪਹਿਲਾ ਉਤਾਰਿਆ ਜਾਂਦਾ ਸ਼ਾਮ ਦੇ time ਉਹ ਆਉਂਦੇ ਨੇ ਉਹਨਾਂ ਨੂੰ ਆਪਣੀਆਂ ਸਿੱਠਣੀਆਂ ਦੇਕੇ ਉਤਾਰਦੇ ਨੇ ਨਾਨਕੇ ਦਾਦਕੇ ਇੱਕ ਦੁੱਜੇ ਨੂੰ ਸਿੱਠਣੀਆਂ

ਬਾਅਦ ਵਿੱਚ ਫਿਰ ਆਪਣਾ ਜਿਵੇਂ ਚਲੋ ਉਹਨਾ ਦਾ ਚਾਹ ਪਾਣੀ ਦਾ ਹੋ ਜਾਂਦਾ ਚਾਹ ਪਾਣੀ ਪੀ ਲੇਂਦੇ ਨੇ ਫਿਰ ਆਓ ਭਗਤ ਹੋ ਜਾਂਦੀ ਏ ਉਸ ਤੋਂ ਬਾਅਦ ਉਹ ਆਪਨੇ ਜਾਗੋ ਦੀ ਤਿਆਰੀ ਕਰਨ ਲੱਗ ਜਾਂਦੇ ਨੇ

ਲੜਕੇ ਲੜਕੀ ਦੇ ਇੱਕ ਵਾਰੀ ਬਟਨਾ ਲਗਾ ਕੇ ਵੀ ਜੇ ਲੜਕੇ ਦਾ ਵਿਆਹ ਹੈ ਤਾਂ ਲੜਕੇ ਦੇ

ਉਸ ਤੋਂ ਬਾਅਦ ਆਪਣਾ ਜਾਗੋ ਦੀ ਤਿਆਰੀਆਂ ਕਰਦੇ ਨੇ ਜਿਹੜੀ

ਹਾਂਜੀ ਮਾਮੀ ਜੀ ਨੂੰ ਚੱਕਵਾਈ ਜਾਂਦੀ ਹੈ ਜਾਗੋ

ਸ਼ਗਨ ਵੀ ਦਿੱਤਾ ਜਾਂਦਾ ਹੈ ਜਾਗੋ ਚਕਾਈ

ਲੜਕੇ ਦੀ ਮਾਂ ਹੋ ਗਈ ਜਿਹਦੇ ਘਰ ਜਿਹਦੇ ਘਰ ਜਾਗੋ ਚੱਕੀ ਜਾਂਦੀ ਹੈ

ਅਹ ਜਾਗੋ ਦਾ ਸ਼ਗਨ ਹੈ ਮਤਲਬ ਜਾਗੋ ਚੱਕਨੀ ਘਰ ਦੇ ਵਿੱਚ

ਚ ਜਿਵੇਂ ਜਵੇਂ ਘਰ ਘਰ ਜਾਂਦੀ ਹੈ ਜਾਗੋ ਜਾਗੋ ਲੈ ਕੇ

ਨੱਚ ਨੱਚਦੇ ਗਾਉਂਦੇ ਟੱਪਦੇ ਜਾਂਦੇ ਆ ਵੀ ਜਿਹਦਾ

ਕੁੱਝ ਸੁਣਾਓਗੇ ਮਾੜਾ ਜਿਹਾ ਜੇ ਤੁਹਾਨੂੰ ਪਤਾ ਹੋਵੇ ਤਾਂ ਸਾਡੇ ਵੀ ਵੈਸੇ ਕਰਦੇ ਆ

ਕਰਦੇ ਨੇ ਜਿਵੇਂ ਹਨਾ ਜਿਵੇਂ ਢੋਲੀ ਗੀਤ ਗਾਉਂਦਾ ਹੈ

ਸਾਡੇ ਵੀ ਨਾ ਹੁਣ ਇੱਕਤੀ ਜਨਵਰੀ ਨੂੰ ਹੋਈ ਸੀ marriage

ਵੀ ਇੱਕ ਰੋਨਕ group ਵਾਲਿਆਂ ਨੂੰ ਬੁਲਾਈਆਂ ਹੋਇਆ ਸੀ ਬਹੁਤ ਵਧੀਆ ਉਹਨਾ ਨੇ ਰੋਣਕਾਂ ਲਗਾਈਆਂ ਉਸ group ਨੇ ਮਤਲਬ girls ਸੀ ਸਾਰੀਆਂ

ਜਿਵੇਂ ਆਪਨੇ ਆਪਨੇ ਤੇ ਜਾਗੋ ਚੱਕਦੇ ਨੇ ਆਪਾਂ ਜਦੋਂ ਕਿਸੇ ਦੇ ਘਰ ਜਾਂਦੇ ਹਾਂ ਆਂਡੀ ਗੁਆਂਡੀ ਦੇ ਤਾਂ

ਨਾਲੇ ਦੱਸਦੇ ਇਹੀ ਤਾਂ ਹੈਗਾ ਨਾ ਅੱਜਕਲ ਰਿਸ਼ਤੇਆਂ ਦਾ ਪਿਆਰ ਬਹੁਤ ਘੱਟ ਹੁੰਦਾ ਪਹਿਲਾ ਬੜਾ

ਦਾ ਘਰ ਬਾਹਰ ਕਹਿੰਦੇ ਸੀ ਕਿੱਲੇ ਤੇ ਡੋਲੂ ਚ ਦੁੱਧ

ਪੀ ਆਉਣਾ ਖਾਲੀ ਕਰ ਆਨਾ ਉਹਨਾ ਨੇ ਸਵੇਰੇ ਘਰਦਿਆਂ ਨੇ ਦੇਖਣਾ ਉਹ ਤਾਂ ਖਾਲੀ ਹੋ ਗਿਆ

ਇਹ ਵੀ ਇੱਕ ਜਿਹੜੀ ਮਤਲਬ ਆਪਨੇ ਪਿੰਡ ਦੀ ਨੈਣ ਹੁੰਦੀ ਹੈ ਉਹ ਵੀ ਨਾਲ ਤੁਰਦੀ ਹੁੰਦੀ ਹੈ ਜਾਗੋ ਦੇ ਵਿੱਚ ਹਾਂਜੀ ਉਹ ਵੀ ਹੋ ਜਾਂਦੀ ਹੈ ਵੈਸੇ ਉਹ ਸਾਡੇ ਨਹੀਂ ਹੁੰਦਾ ਇੱਦਾਂ ਦਾ ਤੇ

ਤੇਲ ਲੈਕੇ ਜਾਂਦੇ ਨੇ ਜਿਹੜਾ ਤੇਲ ਲੈਕੇ ਜਾਂਦੇ ਨੇ i

ਪਹਿਲਾਂ ਹੀ all ready electronic ਆ ਗਈ ਹੈ ਨਾ ਜਾਗੋ lighting

ਕੁੱਝ incident ਇੱਦਾਂ ਦੇ ਵੀ ਹੋ ਜਾਂਦੇ ਐ ਜਿਨ੍ਹਾਂ ਕਰਕੇ

ਪਰ ਜਿਹੜੀ pure ਅਸਲੀ ਜਾਗੋ ਤੁਸੀਂ ਕਹੋਂਗੇ ਉਹ ਕੀ ਹੁੰਦਾ ਸੀ ਇੱਕ ਗਾਗਰ ਜਿਹੀ ਹੁੰਦੀ ਸੀ ਉਹਨੂੰ ਵਿੱਚ ਦਾਣਿਆਂ ਨਾਲ ਕਣਕ ਦੇ ਦਾਣਿਆਂ ਨਾਲ ਉਹਨੂੰ ਭਰ ਲਈ ਜਾਂਦੀ ਸੀ

ਹੁੰਦੀਚੱਕਣ ਲੱਗੇ ਔਖੀ ਨਹੀਂ ਹੁੰਦੀ ਭਾਰੀ ਨਹੀਂ ਹੁੰਦੀ ਨਹੀਂ ਫਿਰ ਉਹਦਾ balance ਬਣ ਜਾਂਦਾ ਅੱਧੀ ਭਰ ਲੈਂਦਾ ਆ

ਉੱਪਰ ਉਹਦੇ ਆਟੇ ਤੇ ਦੇ ਚਿਰਾਗ ਬਣਾਏ ਜਾਂਦੇ ਨੇ

ਬਣਾ ਲਿੰਦੇ ਤਾਂਕੀ ਉਹ ਮੱਚਦੇ ਰਹਿਣ ਤੇ ਉਹਨਾਂ ਦੇ ਵਿੱਚ ਤੇਲ ਪਾਉਣਾ ਮਤਲਬ ਜਿੰਨਾ ਉਸ ਦਿਨ ਤੇਲ ਫੁੱਕਦਾ ਉਹ ਕਹਿ ਨਹੀਂ ਰਹੇ ਕੀ ਜਿਵੇਂ ਆਪਾਂ ਦਿਵਾਲੀ ਵਾਲੇ ਦਿਨ ਤੇਲ ਫੁੱਕਦਾ ਸ਼ਗਨ ਹੁੰਦਾ

ਤੋਂ ਜਿਆਦਾ ਹਰ ਇੱਕ ਘਰ ਦੇ ਵਿੱਚ ਤੇਲ ਪਾਉਂਦੇ ਨੇ ਲੋਕੀ ਸ਼ਗਨ ਮੰਨਦੇ ਨੇ ਤੇਲ

ਹਾਂਜੀ ਹਾਂਜੀ ਨਹੀਂ ਜਿਵੇਂ ਹੁਣ ਜਾਗੋ ਜਦੋਂ ਜਾਗੋ ਦਾ ਆਪਾਂ end ਕਰਦੇ ਹਾਂ end ਵਾਲੇ ਘਰ ਤੋਂ ਵਾਪਿਸ ਆਉਂਦੇ ਹਾਂ ਫੇਰ

ਹਾਂ ਹਾਂ ਨਹੀਂ ਫੇਰ ਛੱਜ ਨੀ ਤੋੜਦੇ ਨਹੀਂ ਛੱਜ ਜਦੋਂ ਦੁੱਜੇ ਦਿਨ ਬਾਰਾਤ ਚੜਦੀ ਹੈ ਬਾਰਾਤ ਚੜਨ ਤੋਂ ਬਾਅਦ ਜਿਵੇਂ ਉਹਦਾ ਲੜਕੇ ਦਾ ਸਿਹਰਾ ਬੰਦੀ ਹੁੰਦੀ ਹੈ ਗੁਰਦਵਾਰਾ ਸਾਹਿਬ ਮੱਥਾ ਟਿਕਾਇਆ ਜਾਂਦਾ ਹੈ ਉਹਦੀ ਮਤਲਬ ਜਦੋਂ ਕਾਰ ਤੁਰ ਪੈਂਦੀ ਹੈ

ਉਸ ਤੋਂ ਬਾਅਦ ਜਿਹੜੀਆਂ ਪਿੰਡ ਦੀਆਂ ਕੁੜੀਆਂ

ਤਾਂ ਐਵੇਂ ਮਤਲਬ ਮੈਂ ਜਦੋ ਦੇਖਿਆ ਮਤਲਬ ਮੈਂ ਜੋ absorb ਕਰ ਰਹੀ ਹੈਗੀ ਹਾਂ ਕਾਫ਼ੀ ਵਿਆਹ attend ਕਰ ਰਹੀ ਹਾਂ ਪੰਜਾਬੀਆਂ ਦੇ ਵੀ ਉਹਨਾ ਦੇ ਨਾ ਉਸੇ time ਹੀ ਜਿਵੇ ਜਾਗੋ ਉਤਾਰਲੀ ਸ਼ਗਨ complete ਹੋ ਗਿਆ ਫੇਰ ਉਹ ਮਾਮਾ ਛੱਜ ਤੋੜਦਾ ਹੈਗਾ ਫੇਰ ਉੱਥੇ ਗੀਤ

ਹੈਗਾ ਹਨਾ ਸਾਰੇ ਨੱਚਦੇ ਹੈਗੇ

ਵਿੱਚ ਜਿਹੜੇ ਪੰਜਾਬੀ ਮਤਲਬ ਸਿੱਖ family ਨਾਲ ਜੁੜੇ ਹੋਏ ਨੇ

ਦੇ ਮੈਂ ਇਹ ਵੇਖਿਆ ਹੈਗਾ ਕੀ ਜਿਹੜੀ ਬਾਰਾਤ ਜਾਂਦੀ ਸੀ ਲਾੜੇ ਦੀ

ਹਾਂਜੀ ਕੁੱਝ families ਦੇ ਵਿੱਚ ਇੱਦਾਂ ਹੁੰਦਾ ਸੀ ਵੀ ਕਹਿੰਦੇ ਸੀ ਬੱਚਿਆਂ ਨੇ ਕੀ ਕਰਨ ਜਾਣਾ ਬੜੇ ਬਜੁਰਗ ਜਾਣਗੇ ਵਿਆਹ ਤੇ ਜਾਣਗੇ ਬੜੇ ਬਜੁਰਗਾ ਦਾ ਕੰਮ ਹੁੰਦਾ ਪਰ ਅੱਜਕਲ ਕੀ ਹੁੰਦਾ ਹੈ ਵੀ ਔਰਤ or ਅਹ ਕਹਿ ਦਿੰਦੇ

ਉਹ ਇੱਕੋ ਅਹਿਮੀਅਤ ਦਿੱਤੀ ਜਾਂਦੀ ਸੀ ਪਹਿਲਾਂ ਨੀ ਸੀ

ਅਹ ਅਹ ਹੁਣ ਦੇਖੋ ਹੁਣ ਉਹੀਓ families ਨੇ ਹੁਣ

ਜਿਵੇਂ ਸਮੇਂ ਦੇ ਨਾਲ ਸੋਚ ਬਦਲਦੀ ਜਾਂਦੀ ਏ

ਇੱਕ ਤਾਂ ਵਿਆਹ ਹੁੰਦੇ ਨੇ ਲਾਵਾਂ ਵਾਲੇ ਜੀ ਜਿਵੇਂ ਲਾਵਾਂ